ਹਮ ਹਮ ਹਮ ਹਮ

ਜੀ।

ਜੀ ਬਿਲਕੁਲ ਸਾਰੇ ਜੀ ਜੀ ਬਿਲਕੁਲ

ਹਾਂਜੀ ਹਾਂਜੀ।

ਜੀ ਬਿਲਕੁਲ ਜੀ ਜੀ ਜੀ।

ਜੀ ਤੇ ਮੈਂ ਸੁਣ ਰਿਹਾਂ ਨੀਲਮ ਜੀ ਤੁਹਾਨੂੰ ਮੈਂ ਅਹ ਤੁਹਾਡੇ ਵਿਚਾਰ ਸੁ~ ਸੁਣ ਰਿਹਾਂ ਮੈਂ।

ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹ। ਜੀ ਧੰਨਵਾਦ ਨੀਲਮ ਜੀ ਤੁਹਾਡਾ ਤੁਸੀਂ ਮੇਰੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਤੁਸੀਂ ਮੈਨੂੰ ਆਪਣੇ ਵਿਚਾਰ ਦੱਸੇ food delivery ਦੇ ਬਾਰੇ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਅਹ ਪ੍ਰਖਿਆਤ ਹੈਗੀ ਹੈ ਲੋਕਾਂ 'ਚ demand ਦੇ ਵਿੱਚ ਹੈਗੀ ਹੈ ਤੇ ਕਈ restaurant ਦਾ ਇਹੀ ਹੈ ਵੀ ਉਹ ਇਸੇ ਤੇ ਹੀ ਕੰਮ ਕਰਦੇ ਨੇ ਉਹ ਲੋਕਾਂ ਦੇ ਬੈਠਣੇ ਦੀ ਥਾਂ ਦੇਣ ਦੀ ਬਜਾਏ ਉਹਨਾਂ ਨੂੰ delivery ਦਾ ਹੀ ਕੰਮ ਕਰਦੇ ਨੇ ਜਾਂ ਫਿਰ take out ਜਿੱਦਾਂ ਜਿਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਵਿੱਚ ਵੀ ਤੁਸੀਂ ਤੁਸੀਂ ਆਓ Order ਕਰੋ ਤੇ pack ਕਰਵਾ ਕੇ ਲੈ ਜਾਓ ਤੇ ਆਪਣੇ ਘਰੇ ਜਾਂ ਫਿਰ ਜਿੱਥੇ ਵੀ ਤੁਹਾਨੂੰ ਬਹਿ ਕੇ ਖਾਣਾ ਤੁਸੀਂ ਉੱਥੇ ਖਾ ਸਕਦੇ ਹੋ ਤੇ Food delivery ਨੇ ਸਾਨੂੰ ਬਹੁਤ ਥਾਂ ਤੇ ਮਦਦ ਵੀ ਕੀਤੀ ਹੈ, ਲੋਕਾਂ ਨੂੰ ਕੰਮ ਕਾਰਜ ਮਿਲਣ 'ਚ ਤੇ ਬਹੁਤ ਤਰ੍ਹਾਂ ਦੀ ਮਦਦ ਹੋਈ ਹੈ ਲੋਕਾਂ ਦੀ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਧੰਨਵਾਦ ਨੀਲਮ ਜੀ।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 ਕਿਉਂਕਿ ਆਪਾਂ ਜਿਵੇਂ ਅਕਸਰ ਹੀ ਦੇਖਦੇ ਹਾਂ ਕਿ ਮਨੋਰੰਜਨ ਇੱਕ ਅਜਿਹਾ ਸਾਧਨ ਹੈ ਜੋ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਖ਼ੁਸ਼ਹਾਲ ਰੱਖਦਾ ਹੈ ਅਤੇ ਜਿਵੇਂ ਆਪਾਂ ਅੱਜ ਕੱਲ੍ਹ ਦੇਖਦੇ ਹੀ ਹਾਂ ਕਿ ਇਨਸਾਨ ਆਪਣੇ ਰੋਜ਼ ਮਰਰਾ ਦੀ ਜ਼ਿੰਦਗੀ ਵਿੱਚ ਇੰਨਾ ਕੁ ਜ਼ਿਆਦਾ ਆਪਣੇ ਕੰਮ ਕਾਜ ਵਿੱਚ ਵਿਅਸ਼ਤ ਹੋ ਗਿਆ ਹੈ ਕਿ ਉਸਦੇ ਕੋਲ ਖੁੱਦ ਦੇ ਲਈ ਬਿਲਕੁਲ ਹੀ ਸਮੇਂ ਨਹੀਂ ਨਿਕਲ ਪਾਉਂਦਾ ਅਤੇ ਮਨੋਰੰਜਨ ਕਰਨਾ ਤਾਂ ਕਿਤੇ ਦੂਰ ਦੀ ਗੱਲ ਹੈ ਕੀ ਤੁਸੀਂ ਮਨੋਰੰਜਨ ਦੇ ਵਿਸ਼ੇ ਉੱਪਰ ਕੀ ਵਿਚਾਰ ਦੇਣਾ ਚਾਹੋਗੇ। ਇਸ ਬਾਰੇ ਤੁਸੀਂ ਪਹਿਲੇ ਹੀ ਦੱਸ ਚੁੱਕੇ ਹੋ ਕਿ ਮਨੋਰੰਜਨ ਸਾਡੇ ਲਈ ਕਿੰਨਾ ਜ਼ਰੂਰੀ ਹੈ ਅਤੇ ਕਰਨਾ ਕਿਉਂ ਜ਼ਰੂਰੀ ਹੈ, ਜੇ ਆਪਾਂ ਗੱਲ ਕਰੀਏ ਮਨੋਰੰਜਨ ਦੀ ਤਾਂ ਮਨੋਰੰਜਨ ਸਾਡੇ ਲਈ ਉਵੇਂ ਹੀ ਜ਼ਰੂਰੀ ਹੈ ਜਿਵੇਂ ਸਾਡੇ ਲਈ ਖਾਣਾ ਜ਼ਰੂਰੀ ਹੈ, ਜੇ ਅਸੀਂ ਕਿਤੇ ਵੀ ਮਨੋਰੰਜਨ ਵੇਖਦੇ ਹਾਂ ਤਾਂ ਸਾਡੇ ਵਿੱਚ ਦਿਲ ਦੇ ਵਿੱਚ ਖ਼ੁਸ਼ੀ ਇਸ ਤਰ੍ਹਾਂ ਫੈਲ ਜਾਂਦੀ ਹੈ। ਜਿਵੇਂ ਸਾਡਾ ਚਿਹਰਾ ਹੀ ਖਿੜ ਗਿਆ ਹੋਵੇ, ਮਨੋਰੰਜਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਪ੍ਰਕਾਰ ਦਾ ਦਿਮਾਗ ਨੂੰ ਸਵਸਥ ਰੱਖਣ ਦਾ ਅਤੇ ਸਰੀਰ ਨੂੰ ਵੀ ਸਵਸਥ ਰੱਖਣ ਦਾ ਵਧੀਆ ਤਰੀਕਾ ਹੈ ਜੇ ਮਨੋਰੰਜਨ ਦੀ ਗੱਲ ਆਪਾਂ ਬੱਚਿਆਂ ਵਿੱਚ ਕਰਦੇ ਹਾਂ ਤਾਂ ਬੱਚੇ ਇਸ ਦੇ ਪ੍ਰਤੀ

ਕਰਨਾ ਵੀ ਜ਼ਰੂਰੀ ਹੁੰਦਾ ਹੈ, ਜੇ ਆਪਾਂ ਗੱਲ ਕਰੀਏ ਤਾਂ ਪੁਰਾਣੇ ਸਮੇਂ ਵਿੱਚ ਆਪਾਂ ਵੇਖਿਆ ਹੀ ਹੋਵੇਗਾ ਕਿ ਪਿੰਡਾਂ ਦੇ ਜੋ ਲੋਕ

ਹੁਣ ਇਸ ਵਰਤਮਾਨ ਸਮੇਂ ਵਿੱਚ ਨਾ ਹੀ ਕੋਈ ਇਕੱਠਾ ਬੈਠਦਾ ਹੈ, ਅਤੇ ਨਾ ਹੀ ਕਿਸੇ ਕੋਲ ਸਮਾਂ ਹੈ, ਕੀ ਤੁਸੀਂ ਇਸ ਗੱਲ ਵਿੱਚ, ਨੂੰ ਮੰਨਦੇ ਹੋ ਕਿ ਪੁਰਾਣੇ ਸਮੇਂ ਵਿੱਚ ਮਨੋਰੰਜਨ

ਜੀ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਮੰਨਦਾ ਹਾਂ ਕਿ ਪੁਰਾਣੇ ਸਮੇਂ ਦੇ ਅਤੇ ਵਰਤਮਾਨ ਸਮੇਂ ਦੇ ਮਨੋਰੰਜਨ ਵਿੱਚ ਬਹੁਤ ਜ਼ਿਆਦਾ ਅੰਤਰ ਆ ਚੁੱਕਿਆ ਹੈ, ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ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

ਮਾਨਸਿਕ ਮਨੋਰੰਜਨ ਤਾਂ ਹੁੰਦਾ ਹੀ ਹੁੰਦਾ ਸੀ, ਨਾਲ ਦੇ ਨਾਲ ਉਹਨਾਂ ਦਾ ਸਰੀਰਕ ਮਨੋਰੰਜਨ ਵੀ ਹੁੰਦਾ ਸੀ ਜੋ ਕਿ ਇਨਸਾਨ ਦੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ ਜੇ ਆਪਾਂ ਮਨੋਰੰਜਨ ਦੀ ਗੱਲ ਕਰੀਏ ਤਾਂ ਇਨਸਾਨ ਦੀ ਸਿਹਤ ਉੱਪਰ ਮਨੋਰੰਜਨ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਜੋ ਲੋਕ ਬਹੁਤ ਜ਼ਿਆਦਾ ਪਰੇਸਾਨੀ ਵਿੱਚ ਰਹਿੰਦੇ ਹਨ, ਜਿੰਨਾਂ ਨੂੰ ਕੰਮ ਕਾਜ ਦੀ ਬਹੁਤ ਜ਼ਿਆਦਾ ਪਰੇਸਾਨ ਰਹਿੰਦੀ ਹੈ, ਜੇਕਰ ਉਹ ਮਨੋਰੰਜਨ ਨੂੰ ਵਰਤਦੇ ਹਨ ਤਾਂ ਉਹਨਾਂ ਦੇ ਚਿਹਰੇ ਉੱਪਰ ਖ਼ੁਸ਼ੀ ਆ ਜਾਂਦੀ ਹੈ ਜਿਸ ਨਾਲ ਕਿ ਉਸਦਾ ਉਹਨਾਂ ਦੀ ਸਿਹਤ ਉੱਪਰ ਵੀ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਤੇ ਜੇ ਮਨੋਰੰਜਨ ਦੀ ਗੱਲ ਆ ਗਈ ਵਰਤਮਾਨ ਸਮੇਂ ਦੀ ਵਰਤਮਾਨ ਸਮੇਂ ਵਿੱਚ ਕੀ ਹੋਇਆ ਕਿ ਮਨੋਰੰਜਨ ਦੇ ਸਾਧਨ ਤਾਂ ਬਹੁਤ ਆ ਗਏ ਹਨ, ਜਿਵੇਂ ਕਿ mobile phone ਜਾਂ ਫਿਰ laptop Computer ਲੋਕ ਇਹਨਾਂ ਉੱਪਰ ਆਪਣੇ ਮਨੋਰੰਜਨ ਦੇ ਸਾਧਨ ਲੱਭਦੇ ਰਹਿੰਦੇ ਹਨ, ਪਰ ਇਹ ਤਾਂ ਇਹਨਾਂ ਦਾ ਮਾਨਸਿਕ ਮਨੋਰੰਜਨ ਹੋ ਗਿਆ ਪਰ ਸਰੀਰਕ ਮਨੋਰੰਜਨ ਨਹੀਂ ਹੋ ਪਾਉਂਦਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਨਸਾਨ ਨੂੰ ਮਾਨਸਿਕ ਮਨੋਰੰਜਨ ਦੇ ਨਾਲ ਨਾਲ ਸਰੀਰਕ ਮਨੋਰੰਜਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਵਿਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਮਨੋਰੰਜਨ ਦਾ ਜੇ ਆਪਾਂ ਵੇਖੀਏ ਤਾਂ ਮਨੋਰੰਜਨ ਕਰਨ ਨਾਲ ਕਿਤੇ ਨਾ ਕਿਤੇੇ ਸਾਡੇ ਸਰੀਰ ਤੇ ਵੀ ਇਸਦਾ

ਕਾਫ਼ੀ ਜ਼ਿਆਦਾ ਚਿੜ ਚਿੜਾ ਹੁੰਦਾ ਹੈ, ਅਤੇ ਇੱਕ ਅਸੀਂ ਹੋਰ ਦੂਜੇ ਪਾਸੇ ਕਿਸੇ ਵਿਅਕਤੀ ਦੀ ਗੱਲ ਕਰ ਰਹੇ ਹਾਂ ਜੋ ਕਾਫ਼ੀ ਜ਼ਿਆਦਾ ਬਾਹਰ ਰਹਿੰਦਾ ਹੈ ਜਾਂ ਵੱਧ ਤੋਂ ਵੱਧ ਲੋਕਾਂ ਨਾਲ ਗੱਲਬਾਤ ਕਰਦਾ ਹੈ, ਜਾਂ ਕਿਤੇ ਵੀ ਉਸਨੂੰ ਕਿਤੇ ਵਧੀਆ ਚੀਜ਼ ਵੇਖਣ ਨੂੰ ਨੂੰ ਮਿਲ ਜਾਂਦੀ ਹੈ ਅਤੇ ਉਹ ਆਪਦਾ ਮਨੋਰੰਜਨ ਕਰਦਾ ਹੈ ਉਹ ਜ਼ਿਆਦਾ ਸਵਸਥ ਅਤੇ ਜ਼ਿਆਦਾ ਵਧੀਆ ਹੁੰਦਾ ਹੈ ਇਹ ਤਾਂ ਹੈ, ਕਿ ਮਨੋਰੰਜਨ ਦਾ ਸਾਡੀ ਸਿਹਤ ਤੇ ਪ੍ਰਭਾਵ ਕਿਸ ਤਰ੍ਹਾਂ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

ਦਿਮਾਗ ਦਾ ਮਨੋਰੰਜਨ ਤਾਂ ਕਰ ਲੈਂਦੇ ਹਨ, ਪਰ ਸਰੀਰ ਦਾ ਮਨੋਰੰਜਨ ਕਿਤੇ ਨਹੀਂ ਹੁੰਦਾ, ਮਨੋਰੰਜਨ ਦਾ ਸਾਡੇ ਸਰੀਰ ਤੇ ਸਿੱਧਾ ਸਿੱਧਾ ਪ੍ਰਭਾਵ ਵੇਖਣ ਨੂੰ ਮਿਲਦਾ ਹੀ ਹੈ, ਜੇ ਆਪਾਂ ਗੱਲ ਕਰੀਏ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 ਗੱਲ ਕਰ ਲਈਏ ਖੇਡਾਂ ਦੀ, ਖੇਡਾਂ ਇੱਕ ਪ੍ਰਕਾਰ ਦਾ ਮਨੋਰੰਜਨ ਦਾ ਵੀ ਸਾਧਨ ਹਨ, ਜਿਵੇਂ ਕਿ ਤੁਸੀਂ ਨਿੱਕਿਆਂ ਹੁੰਦਿਆਂ ਆਮ ਹੀ ਵੇਖਿਆ ਹੋਵੇਗਾ ਕਿ ਬੱਚੇ ਗਲੀਆਂ ਵਿੱਚ ਕਈ ਛੋਟੀਆਂ ਛੋਟੀਆਂ ਖੇਡਾਂ ਜਿਵੇੇਂ ਕਿ ਅੱਡੀ ਟੱਪਾ ਲੁਕਣ ਮੀਟੀ, ਇਹ ਖੇਡਾਂ ਖੇਡਦੇ ਸਨ, ਉਹਨਾਂ ਦਾ ਇਹ ਸੀ ਕਿ ਮਨੋਰੰਜਨ ਵੀ ਹੋ ਜਾਂਦਾ ਸੀ ਅਤੇ ਸਰੀਰ ਦਾ ਸਰੀਰਕ ਵਿਕਾਸ ਵੀ ਹੁੰਦਾ ਸੀ, ਕੀ ਤੁਸੀਂ ਦੱਸ ਸਕਦੇ ਹੋ ਕਿ ਪੁਰਾਣੇ ਸਮੇਂ ਵਿੱਚ ਹੋਰ ਕਿਹੜੀਆਂ ਖੇਡਾਂ ਸਨ, ਜਿੰਨਾਂ ਨਾਲ ਕਿ ਬੱਚਿਆਂ ਦਾ ਕਿਤੇ ਨਾ ਕਿਤੇ ਮਨੋਰੰਜਨ ਵੀ ਜ਼ਰੂਰੀ ਹੁੰਦ ਸੀ। ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਪੁਰਾਣੇ ਸਮੇਂ ਵਿੱਚ ਜੋ ਬੱਚੇ ਸਨ, ਉਹ ਕਈ ਪ੍ਰਕਾਰ ਦੀਆਂ ਆਪਣੀ ਗਲੀ ਮੁਹੱਲਿਆਂ ਵਿੱਚ ਖੇਡਾਂ ਖੇਡਦੇ ਸਨ, ਜਿੰਨਾਂ ਵਿੱਚ ਤੁਸੀਂ ਕੁੱਝ, ਕੁੱਝ ਖੇਡਾਂ ਦੱਸੀਆਂ ਜਿਵੇਂ ਅੱਡੀ ਟੱਪਾ,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 ਤਮਾਸ਼ਾ ਕਹਿੰਦੇ ਸਨ, ਉਹਨਾਂ ਦੇ ਵਿੱਚ ਕੀ ਹੁੰਦਾ ਸੀ ਕਿ ਜੋ ਲੋਕ ਹੁੰਦੇ ਸਨ, ਉਹ ਸਾਰਾ ਸਾਰਾ ਦਿਨ ਸਾਇਕਲ ਚਲਾਉਂਦੇ ਸਨ ਅਤੇ ਉਹ ਸਾਇਕਲ ਉੱਪਰ ਹੀ ਰਹਿੰਦੇ ਸਨ ਤੁਸੀਂ ਇਹ ਅਕਸਰ ਦੇਖਿਆ ਹੀ ਹੋਣਾ ਜਾਂ ਸੁਣਿਆ ਹੋਣਾ ਕਿ ਉਹਨਾਂ ਨੂੰ ਦੇਖਣ ਦੇ ਲਈ ਲੋਕ ਆਪਣੇ ਕੰਮ ਕਾਜ ਨੂੰ ਸਹੀ ਸਮੇਂ ਤੇ ਨਿਪਟਾ ਕੇ, ਉਹਨਾਂ ਦਾ ਖੇਡ ਦੇਖਣ ਦੇ ਲਈ ਪਹੁੰਚ ਜਾਂਦੇ ਸਨ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 ਬੱਚੇ ਖ਼ਾਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਦੇਖਣਾ ਪਸੰਦ ਕਰਦੇ ਸਨ ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਨਾ ਕੋਈ ਉਹ ਖੇਡਾਂ ਰਹਿ ਗਈਆਂ ਹਨ, ਨਾ ਹੀ ਇੰਨਾ ਕਿਸੇ ਕੋਲ ਸਮੇਂ ਹੈ ਕਿ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

ਕੋਈ ਵੀ ਚੀਜ਼ ਆਸਾਨੀ ਦੇ ਨਾਲ ਦੇਖ ਲੈਂਦਾ ਹੈ ਜਿਸ ਨਾਲ ਕਿ ਉਸਦਾ ਮਾਨਸਿਕ ਮਨੋਰੰਜਨ ਤਾਂ ਹੋ ਜਾਂਦਾ ਹੈ, ਪਰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਇਨਸਾਨ ਨੂੰ ਮਾਨਸਿਕ ਮਨੋਰੰਜਨ ਦੇ ਨਾਲ ਨਾਲ ਸਰੀਰਕ ਮਨੋਰੰਜਨ ਵੀ ਕਰਨਾ ਚਾਹੀਦਾ ਹੈ, ਜਿਸ ਨਾਲ ਕਿ ਉਹਨਾਂ ਦੀ ਸਿਹਤ ਵੀ ਚੰਗੀ ਬਣੀ ਰਹੇ ਕਿਉਂਕਿ ਜਿਸ ਇਨਸਾਨ ਦੀ ਸਿਹਤ ਚੰਗੀ ਨਹੀਂ ਹੈ, ਜੇ ਉਹ ਮਾਨਸਿਕ ਮਨੋਰੰਜਨ ਕਰਦਾ ਵੀ ਹੈ ਤਾਂ ਫਿਰ ਵੀ ਉਸਨੂੰ ਬਹੁਤ ਜ਼ਿਆਦਾ

ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਮਨੋਰੰਜਨ ਦੇ ਸਾਧਨ ਮੈਂ ਤੁਹਾਨੂੰ ਪੁਰਾਣੇ ਸਮੇਂ ਦੀ ਜਿਵੇਂ ਮੈਂ ਗੱਲ ਸੁਣੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੁਰਾਣੇ ਸਮਿਆਂ ਵਿੱਚ ਰਾਜਾ ਮਹਾਰਾਜਾ ਆਪਣੇ ਦਰਬਾਰਾਂ ਵਿੱਚ ਕਈ ਪ੍ਰਕਾਰ ਦੇ ਵੱਡੇ ਵੱਡੇ ਕਵੀ ਅਤੇ ਕਈ ਪ੍ਰਕਾਰ ਦੇ ਵੱਡੇ ਵੱਡੇ ਨਾਚ ਅਤੇ ਉਹ ਸ਼ਿਕਾਰ ਖੇਡਦੇ ਸਨ, ਪਰ ਵਰਤਮਾਨ ਸਮੇਂ ਜੇ, ਵਿੱਚ ਅਸੀਂ ਆਪਾਂ ਸਾਰੇ ਹੀ ਵੇਖਦੇ ਹਾਂ ਕਿ ਇਸ ਵਿੱਚ ਕਾਫ਼ੀ ਬਦਲਾਵ ਆ ਚੁੱਕੇ ਹਨ, ਜੇ ਵਰਤਮਾਨ ਸਮੇਂ ਵਿੱਚ ਇਹ ਹੈ ਕਿ ਆਪਾਂ ਆਮ ਹੀ ਵੇਖਿਆ ਹੈ ਕਿ ਵੱਡੇ ਵੱਡੇ ਸਿਨੇਮਾ ਘਰ ਬਣ ਚੁੱਕੇ ਹਨ, ਜੋ ਅਕਸਰ ਹੀ ਆਪਾਂ ਦੇਖਦੇ ਹਾਂ, ਕਿ ਜੋ ਸਰਕਸਾਂ ਲੱਗਦੀਆਂ ਹਨ ਅਤੇ ਵੱਡੇ ਵੱਡੇ ਮੇਲੇ ਹਨ ਇਹ ਹਨ ਵਰਤਮਾਨ ਸਮੇਂ ਦੇ ਮਨੋਰੰਜਨ ਦੇ ਸਾਧਨ ਪੁਰਾਣੇ ਸਮਿਆਂ ਵਿੱਚ ਇਹ ਹੁੰਦਾ ਸੀ ਕਿ ਮਨੋਰੰਜਨ ਦੇ ਸਾਧਨ ਕਿਤੇ ਬਹੁਤ ਘੱਟ ਸਨ ਅਤੇ ਲੋਕ ਆਪਦਾ ਮਨੋਰੰਜਨ ਘੱਟ ਕਰ ਪਾਉਂਦੇ ਸਨ, ਪਰ ਵਰਤਮਾਨ ਸਮੇਂ ਦੇ ਇਸਦੇ ਵੱਡੇ ਬਦਲਾਵ ਆ ਚੁੱਕੇ ਹਨ, ਜਿਵੇਂ ਕਿ ਆਪਾਂ ਗੱਲ ਕਰ ਲਈਏ ਸਿਨੇਮਾ ਹਾਲ ਦੀ ਸਿਨੇਮਾ ਹਾਲ ਇੱਕ ਇਸ ਤਰ੍ਹਾਂ ਦਾ ਹਾਲ ਹੁੰਦਾ ਹੈ ਜਿਸ ਵਿੱਚ ਹਜ਼ਾਰਾਂ ਲੋਕ ਇਕੱਠੇ ਬੈਠ ਕੇ ਮੂਵੀ ਵੇਖਦੇ ਹਨ, ਅਤੇ ਕਈ ਹੋਰ ਵੀ ਤਰ੍ਹਾਂ ਦੇ ਮਨੋਰੰਜਨ ਦੇ ਨਾਚ ਜਾਂ ਸਾਜ ਚਲਾਏ ਜਾਂਦੇ ਹਨ, ਪਰ ਪੁਰਾਣੇ ਸਮੇਂ ਵਿੱਚ ਇਹ ਨੀ ਸੀਗਾ, ਇੱਕ ਹੋਰ ਆਪਾ ਇਸਦੇ ਵਿੱਚ ਸ਼ਾਮਲ ਕਰਦੇ ਹਾਂ ਇਹ ਹੈ ਕਿ ਵੱਡੇ ਵੱਡੇ ਮੇਲੇ ਲੱਗਣਾ ਜੋ ਪੁਰਾਣੇ ਸਮਿਆਂ ਤੋਂ ਹੀ ਚੱਲੇ ਆ ਰਹੇ ਸਨ, ਮੇਲਿਆਂ ਦਾ ਦ੍ਰਿਸ਼ ਇਸ ਤਰ੍ਹਾਂ ਹੁੰਦਾ ਹੈ ਕਿ ਹਰ ਇੱਕ ਦਾ ਦਿਲ ਕਰਦਾ ਹੈ ਕਿ ਮੈਂ ਜ਼ਰੂਰ ਇਸਨੂੰ ਵੇਖਾਂ ਤੇ ਜ਼ਰੂਰ ਇਸਦਾ ਅਨੰਦ ਉਠਾਵਾਂ ਮੇਲੇ ਹਨ ਜੋ ਕਿ ਹਰ ਰਾਜ ਵਿੱਚ ਆਪਾਂ ਨੂੰ ਆਮ ਹੀ ਵੇਖਣ ਦੇ ਵਿੱਚ ਆਉਂਦੇ ਹਨ, ਇਹ ਹਰ ਸਾਲ ਕਿਤੇ ਨਾ ਕਿਤੇ ਇਹਨਾਂ ਦਾ ਸਮਾਂ ਇੱਕੋ ਹੀ ਹੁੰਦਾ ਹੈ ਕਿ ਇਹ ਮੇਲੇ ਲਗਾਏ ਹੀ ਜਾਂਦੇ ਹਨ, ਇਸ ਵਰਤਮਾਨ ਸਮੇਂ ਵਿੱਚ ਇੱਕ ਹੋਰ

ਅਨੰਦ ਉਠਾਵੇ ਤੁਸੀਂ circus ਬਾਰੇ ਹੋਰ ਕੀ ਦੱਸਣਾ ਚਾਹੁੰਦੇ ਹੋ? ਮੈਂ ਇਸ ਬਾਰੇ ਇਹ ਦੱਸਣਾ ਚਾਹੁੰਦਾ ਹਾਂ ਕਿ ਹੁਣ ਆਪਾਂ circus ਦੀ ਗੱਲ ਕਰੀਏ ਤਾਂ ਇੱਕ ਮਨੋਰੰਜਨ ਦਾ ਬਹੁਤ ਹੀ ਵਧੀਆ ਸਾਧਨ ਹੈ, ਕਿਉਂਕਿ ਜੋ ਲੋਕ circus ਦਾ ਖੇਡ ਦੇਖਣ ਜਾਂਦੇ ਹਨ, ਉਹ ਲੋਕ ਬਹੁਤ ਜ਼ਿਆਦਾ ਉੱਥੇ ਮਨੋਰੰਜਨ ਕਰਦੇ ਹਨ ਅਤੇ ਉਹਨਾਂ ਦੇ ਦਿਲ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲ ਪਾਉਂਦੀ ਹੈ, ਖ਼ਾਸ ਕਰਕੇ ਜੋ ਬੱਚੇ ਹਨ, ਉਹ ਜੇ circus ਦਾ ਖੇਡ ਦੇਖਦੇ ਹਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ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 ਉਹ ਮਨੋਰੰਜਨ ਕਰਨ ਦੇ ਲਈ ਆਪਣੇ ਘਰਾਂ ਆਪਣੇ ਰਾਜ ਤੋਂ ਕਿਤੇ ਦੂਸਰੀਆਂ ਥਾਵਾਂ ਤੇ ਜਾਣਾ ਵੀ ਪਸੰਦ ਕਰਦੇ ਹਨ, ਅਤੇ ਆਪਣਾ ਮਨੋਰੰਜਨ ਕਰਦੇ ਹਨ, ਜਿਵੇਂ ਕਿ ਤੁਸੀਂ ਅਕਸਰ ਦੇਖਿਆ ਸੁਣਿਆ ਹੀ ਹੋਣਾ ਹੈ ਕੁੱਝ ਲੋਕ ਅਜਿਹੇ ਹਨ, ਜੋ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਜਾਣਾ ਪਸੰਦ ਕਰਦੇ ਹਨ, ਜਿਵੇਂ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਜਾਂ ਫਿਰ ਹੋਰ ਵੀ ਕਈ ਭਾਰਤ ਦੇ ਰਾਜ ਹਨ ਜੋ ਸਮੁੰਦਰ ਦੇ ਨਾਲ ਲੱਗਦੇ ਹਨ, ਉੱਥੇ ਜਾ ਕੇ ਉਹ ਲੋਕ ਵੀ ਆਪਣੇ ਮਨੋਰੰਜਨ ਦੇ ਬਹੁਤ ਜ਼ਿਆਦਾ ਸਾਧਨ ਲੱਭਦੇ ਰਹਿੰਦੇ ਹਨ, ਜਿਵੇਂ ਕਿ ਪਹਾੜਾਂ ਵਿੱਚ ਘੁੰਮਣਾ, ਬਰਫ਼ਾਂ ਵਿੱਚ ਘੁੰਮਣਾ ਉੱਥੇ ਤਸ਼ਵੀਰਾਂ ਖਿੱਚਣੀਆਂ ਜਾਂ ਹੋਰ ਕੋਈ ਥਾਵਾਂ ਹਨ, ਜਿੱਥੇ ਉਹ ਜਾ ਕੇ ਬਹੁਤ ਜ਼ਿਆਦਾ ਖ਼ੁਸ਼ੀ ਮਨਾਉਂਦੇ ਹਨ ਕੀ ਤੁਸੀਂ ਕਦੇ ਅਜਿਹਾ ਸੁਣਿਆ ਹੈ ਕਿ ਲੋਕ ਆਪਣਾ ਮਨੋਰੰਜਨ ਕਰਨ ਦੇ ਲਈ ਵੱਖ ਵੱਖ ਥਾਵਾਂ ਤੇ ਜਾਣਾ ਪਸੰਦ ਕਰਦੇ ਹਨ।

ਜੰਮੂ ਕਸ਼ਮੀਰ ਵਿੱਚ ਇੱਕ ਇਸ ਤਰ੍ਹਾਂ ਦਾ ਖੇਤਰ ਹੈ ਜਿੱਥੇ ਕਿ ਬਰਫ਼ ਲਗਾਤਾਰ ਸਾਰਾ ਸਾਲ ਪੈਂਦੀ ਹੈ ਗਰਮ ਇਲਾਕਿਆਂ ਵਾਲੇ ਲੋਕ ਇਹ ਪਸੰਦ ਕਰਦੇ ਹਨ ਕਿ ਉਹ ਉੱਥੇ ਜਾ ਕੇ ਉਸ ਬਰਫ਼ ਦਾ ਦ੍ਰਿਸ਼ ਵੇਖਣ ਅਤੇ ਉਸਦਾ ਲੁਫ਼ਤ ਵੀ ਚੁੱਕਣ ਇਹ ਤਾਂ ਹੈ ਠੰਢੇ ਇਲਾਕੇ ਵਿੱਚ ਜਾਣ ਵਾਲੇ ਤੇ ਉੱਥੋਂ ਦੇ ਜੋ ਠੰਢੇ ਇਲਾਕਿਆਂ ਵਾਲੇ ਲੋਕ ਹੁੰਦੇ ਹਨ, ਉਹ ਚਾਹੁੰਦੇ ਹਨ ਕਿ ਅਸੀਂ ਗਰਮ ਇਲਾਕਿਆਂ ਵੱਲ ਜਾਈਏ ਜਿਵੇਂ ਕਿ ਸਮੁੰਦਰੀ ਇਲਾਕਿਆਂ ਦੇ ਖੇਤਰ ਗੋਆ ਇੱਕ ਅਜਿਹਾ ਭਾਰਤ ਦਾ ਰਾਜ ਹੈ ਜਿੱਥੇ ਸਾਰਾ ਸਾਲ ਕੋਈ ਨਾ ਕੋਈ ਇਸ ਘੁੰਮਣ ਵਾਲੀ ਜਗ੍ਹਾ ਤੇ ਜ਼ਰੂਰ ਆਉਂਦਾ ਹੀ ਰਹਿੰਦਾ ਹੈ, ਇਸਦਾ ਇੱਕੋ ਇੱਕ ਕਾਰਨ ਹੈ ਕਿ ਇਹ ਸਮੁੰਦਰੀ ਇਲਾਕੇ ਦੇ ਨਾਲ ਹੈ ਅਤੇ ਇੱਥੋਂ ਦਾ ਮੌਸਮ ਸਦਾ ਬਹੁਤ ਹੀ ਵਧੀਆ ਰਹਿੰਦਾ ਹੈ ਇਹ ਤਾਂ ਭਾਰਤ ਦਾ ਰਾਜ ਗੋਆ ਦੀ ਗੱਲ ਹੈ ਗੋਆ ਇੱਕ ਸਮੁੰਦਰ ਦੇ ਨੇੜੇ ਲੱਗਣ ਵਾਲਾ ਰਾਜ ਹੈ ਅਤੇ ਇੱਥੇ ਜੋ ਸਮੁੰਦਰ ਦਾ ਦ੍ਰਿਸ਼ ਹੈ ਉਹ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਸਾਡੇ ਦਿਲ ਨੂੰ ਖ਼ੁਸ਼ੀ ਮਿਲਦੀ ਹੈ, ਇਹ ਤਾਂ ਗੱਲ ਰਹੀ ਭਾਰਤ ਦੇ ਗੋਆ ਰਾਜ ਦੀ ਗੱਲ ਅਤੇ ਇਸ ਤੋਂ ਪਹਿਲਾਂ ਜੋ ਤੁਸੀਂ ਜੰਮੂ ਕਸ਼ਮੀਰ ਭਾਰਤ ਦੇ ਰਾਜ ਦੀ ਗੱਲ ਕੀਤੀ ਹੈ ਉਸ ਵਿੱਚ ਇਹ ਹੈ ਕਿ ਉੱਥੇ ਕਾਫ਼ੀ ਜ਼ਿਆਦਾ ਬਰਫ਼ ਪੈਂਦੀ ਹੈ ਬਰਫ਼ ਦਾ ਅਨੰਦ ਲੈਣ ਲਈ ਲੋਕ ਉੱਥੇ ਜਾਂਦੇ ਹਨ, ਅਤੇ ਆਪਦਾ ਮਨੋਰੰਜਨ ਵੀ ਕਰਦੇ ਹਨ, ਕੀ ਤੁਸੀਂ ਦੱਸ ਸਕਦੇ ਹੋ ਅਮੀਰ ਲੋਕ ਅਤੇ ਗ਼ਰੀਬ ਲੋਕਾਂ ਦੇ ਮਨੋਰੰਜਨ ਵਿੱਚ ਕਿੰਨਾ ਕੁ ਅੰਤਰ ਹੁੰਦਾ ਹੈ? ਜੇ ਆਪਾਂ ਇਹ ਗੱਲ ਕਰੀਏ ਕਿ ਹਰ ਇਨਸਾਨ ਦਾ ਆਪਣਾ ਵੱਖਰਾ ਵੱਖਰਾ ਮਨੋਰੰਜਨ ਹੁੰਦਾ ਹੈ ਕਿਉਂਕਿ ਜੋ ਅਮੀਰ ਵਰਗ ਦੇ ਲੋਕ ਹਨ, ਉਹਨਾਂ ਦਾ ਮਨੋਰੰਜਨ ਥੋੜ੍ਹਾ ਉੱਚੇ ਪੱਧਰ ਦਾ ਹੁੰਦਾ ਹੈ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 ਕੰਮ ਕਾਜ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਕਾਜ ਦੇ ਵਿੱਚ ਹੀ ਆਪਣਾ ਮਨੋਰੰਜਨ ਲੱਭ ਲੈਂਦਾ ਹੈ ਤੇ ਜੇ ਆਪਾਂ ਗੱਲ ਕਰੀਏ ਅਮੀਰ ਵਰਗ ਦੇ ਇਨਸਾਨ ਦੀ ਉਹਨਾਂ ਕੋਲ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੁੰਦੀ, ਇਸ ਕਰਕੇ ਉਹ ਮਨੋਰੰਜਨ ਦੇ ਵੱਖ ਵੱਖ ਸਾਧਨ ਲੱਭਦੇ ਰਹਿੰਦੇ ਹਨ ਅਤੇ ਘੁੰਮਣ ਫਿਰਨ ਦੇ ਲਈ ਵੱਖ ਵੱਖ ਥਾਵਾਂ ਤੇ ਜਾਣਾ ਪਸੰਦ ਕਰਦੇ ਹਨ, ਜੇ ਆਪਾਂ ਮਨੋਰੰਜਨ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਇਹ ਸੁਣਿਆ ਹੀ ਹੋਣਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਲੋਕ ਵਿਆਹਾਂ ਸ਼ਾਦੀਆਂ ਵਿੱਚ ਬਹੁਤ ਜ਼ਿਆਦਾ ਮਨੋਰੰਜਨ ਕਰਦੇ ਹਨ, ਜਿਵੇਂ ਕਿ DJ ਵਜਾਉਣਾ, ਉਹਨਾਂ ਵਿੱਚ ਲੋਕ ਆਪਣਾ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 ਉਹਨਾਂ ਨੂੰ ਤੇ ਇਹ ਲੱਗਦਾ ਹੈ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਵੀ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਪਰ ਜੇ ਉਹਨਾਂ ਨੂੰ ਦੂਸਰੇ ਲੋਕ ਦੇਖਣ ਤਾਂ ਉਹ ਕਿਤੇ ਉਹਨਾਂ ਨੂੰ ਬਹੁਤ ਮਾੜਾ ਸਮਝਦੇ ਹਨ, ਕਿਉਂਕਿ ਜੋ ਲੋਕ ਸ਼ਰਾਬ ਪੀ ਕੇ

ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਮਨੋਰੰਜਨ ਦੀ ਜੇ ਆਪਾਂ ਵੇਖੀਏ ਤਾਂ ਜੋ ਲੋਕ ਸ਼ਰਾਬ ਪੀ ਕੇ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ,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 ਇੱਕ ਹੋਰ ਇਹੀ ਦੱਸਣਾ ਚਾਹੁੰਦਾ ਹਾਂ ਕਿ ਪੁਰਾਣੇ ਸਮੇਂ ਦੀ ਗੱਲ ਹੈ ਕਿ ਸਾਡੇ ਜੋ ਖੇਤਰ ਹੈ ਉਹ ਜਮਾਂ ਹੀ border zero line ਦੇ ਉੱਪਰ ਹੈ ਇੱਥੋਂ ਦੇ ਲੋਕ ਕਾਫ਼ੀ ਜ਼ਿਆਦਾ ਪਿੱਛੜੇ ਹੋਏ ਹਨ, ਉਹਨਾਂ ਨੂੰ ਮਨੋਰੰਜਨ ਦਾ ਇੰਨਾ ਜ਼ਿਆਦਾ ਸ਼ੌਂਕ ਨਹੀਂ ਹੈ, ਉਹ ਆਪਦੇ ਕੰਮਾਂ ਵਿੱਚ ਹੀ ਜ਼ਿਆਦਾ ਵਿਅਸ਼ਤ ਰਹਿੰਦੇ ਹਨ ਪਰ ਸਾਡੇ ਖੇਤਰ ਦੇ ਨੇੜੇ ਇੱਕ ਮੇਲਾ ਲੱਗਦਾ ਹੈ ਜੋ ਕਿ ਕਾਫ਼ੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਇਹ ਮੇਲਾ ਹਰ ਸਾਲ ਜਿਵੇਂ ਕਿ ਜਨਵਰੀ ਮਹੀਨੇ ਵਿੱਚ ਲੱਗਦਾ ਹੈ ਤਕਰੀਬਨ ਦੋ ਦਿਨ ਲਗਾਤਾਰ ਚੱਲਦਾ ਹੈ ਇਸ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਇੱਥੇ ਵੱਡੇ ਵੱਡੇ circus ਦੇ ਅਤੇ ਅਖਾੜੇ ਵੀ ਲੱਗਦੇ ਹਨ, ਅਤੇ ਬੱਚਿਆਂ ਦੇ ਖੇਡਣ ਅਤੇ ਖੇਡਣ ਦੇ ਲਈ ਖਿਡਾਉਣਿਆਂ ਦੀਆਂ ਦੁਕਾਨਾਂ ਵੀ ਆਉਂਦੀ ਆਉਂਦੀਆਂ ਹਨ, ਪਰ ਇਸ ਨਾਲ ਇਹ ਹੋਇਆ ਕਿ ਇਹ ਹੈ ਕਿ ਵਰਤਮਾਨ ਸਮੇਂ ਵਿੱਚ ਲੋਕਾਂ ਦਾ ਇਸ ਪ੍ਰਤੀ ਰੁਝਾਨ ਕਾਫ਼ੀ ਘੱਟ ਚੁੱਕਾ ਹੈ ਲੋਕ ਹੁਣ ਇੰਨਾ ਕੁ ਆਪਦੇ ਕੰਮਾਂ ਵਿੱਚ ਵਿਅਸ਼ਤ ਰਹਿਣ ਲੱਗ ਗਏ ਹਨ, ਕਿ ਉਹ ਹੁਣ ਇੱਕ ਦਿਨ ਦਾ ਸਮਾਂ ਵੀ ਨਹੀਂ ਕੱਢ ਪਾਉਂਦੇ ਅਤੇ ਉਸ ਮੇਲੇ ਤੇ ਘੱਟ ਜਾਂਦੇ ਹਨ, ਜੋ ਪੁਰਾਣੇ ਸਮੇਂ ਵਿੱਚ ਨਹੀਂ ਸੀ, ਪੁਰਾਣੇ ਸਮੇਂ ਵਿੱਚ ਲੋਕ ਜ਼ਿਆਦਾ ਜਾਂਦੇ ਸਨ ਅਤੇ ਜ਼ਿਆਦਾ ਆਪਦਾ ਮਨੋਰੰਜਨ ਕਰਦੇ ਸਨ ਕੀ ਤੁਸੀਂ ਦੱਸਣਾ ਚਾ~ ਚਾਹੁੰਦੇ ਹੋ ਕਿ ਹੋਰ ਵੀ ਕਈ ਇਸ ਪ੍ਰਕਾਰ ਦੇ ਇਸ ਇਲਾਕਿਆਂ ਵਿੱਚ ਮੇਲੇ ਲੱਗਦੇ ਹਨ, ਤਾਂ ਕਿ ਲੋਕ ਇਸ ਨਾਲ ਆਪਣਾ ਮਨੋਰੰਜਨ ਕਰ ਸਕਣ ਜੇ ਮੈਂ ਗੱਲ ਕਰਾਂ ਵੀ ਪੰਜਾਬ ਰਾਜ ਵਿੱਚ ਮੇਲਿਆਂ ਦੀ ਤਾਂ ਪੰਜਾਬ ਰਾਜ ਇੱਕ ਅਜਿਹਾ ਰਾਜ ਹੈ ਜੋ ਮੇਲਿਆਂ ਦੇ ਲਈ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ, ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਲੋਕ ਬਹੁਤ ਜ਼ਿਆਦਾ ਬਹਾਦੁਰੀ ਵਾਲੇ ਰਿਹਾ ਕਰਦੇ ਸਨ, ਅਤੇ ਉਹ ਹਰ ਰੋਜ਼ ਉਤਸ਼ਾਹਿਤ ਰਹਿੰਦੇ ਸਨ, ਜੇ ਗੱਲ ਕੀਤੀ ਜਾਵੇ ਮੇਲਿਆਂ ਦੀ ਤਾਂ ਪੰਜਾਬ ਰਾਜ ਵਿੱਚ ਇੱਕ ਸ਼ਹਿਰ ਹੈ ਜਿਹਨੂੰ ਕਹਿੰਦੇ ਨੇ ਮੁਕਤਸਰ ਉੱਥੇ ਇੱਕ ਮੇਲਾ ਬਹੁਤ ਵੱਡਾ ਲੱਗਦਾ ਹੈ ਜੋ ਕਿ ਲਗਾਤਾਰ ਤਿੰਨ ਚਾਰ ਦਿਨ ਰਹਿੰਦਾ ਹੈ ਉੱਥੇ ਲੋਕ ਪੂਰੇ ਪੰਜਾਬ ਤੋਂ ਬਹੁਤ ਜ਼ਿਆਦਾ ਘੁੰਮਣ ਜਾਂਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ। ਜੇ ਮਨੋਰੰਜਨ ਦੀ ਗੱਲ ਕੀਤੀ ਜਾਵੇ ਤਾਂ ਮੈਂ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਪੁਰਾਣੇ ਸਮੇਂ ਵਿੱਚ ਆਪਾਂ ਅਕਸਰ ਸੁਣਿਆ ਜਾਂ ਕਿਤਾਬਾਂ ਵਿੱਚ ਪੜ੍ਹਿਆ ਹੀ ਹੋਣਾ ਕਿ ਜੋ ਰਾਜੇ ਮਹਾਰਾਜੇ ਹੋਇਆ ਕਰਦੇ ਸਨ, ਉਹ ਆਪਣਾ ਮਨੋਰੰਜਨ ਕਰਨ ਦੇ ਲਈ ਜੰਗਲ ਵਿੱਚ ਜਾਂਦੇ ਸਨ ਅਤੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ, ਜਿਸ ਨਾਲ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਆਪਣਾ ਮਨੋਰੰਜਨ ਕਰ ਰਹੇ ਹਾਂ। ਮੈਨੂੰ ਨੀ ਲੱਗਦਾ ਕਿ ਜੇ ਆਪਾਂ ਕਿਸੇ ਜਾਨਵਰ ਦੀ ਹੱਤਾ ਹੱਤਿਆ ਕਰੀਏ ਤਾਂ ਉਸਨੂੰ ਮਨੋਰੰਜਨ ਦਾ ਸਾਧਨ ਵਰਤਿਆ ਜਾਏਗਾ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸੇ ਜੀਵ ਦੀ ਹੱਤਿਆ ਕਰਕੇ ਇਨਸਾਨ ਆਪਣਾ ਮਨੋਰੰਜਨ ਕਰ ਸਕਦਾ ਹੈ

ਹਾਂ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਵਰਤਮਾਨ ਸਮੇਂ ਵਿੱਚ ਇਹ ਵੀ ਹੈ ਕਿ ਸਰਕਾਰ ਨੇ ਇੱਕ ਵਧੀਆ ਕਾਨੂੰਨ ਬਣਾਇਆ ਹੈ ਜੋ ਕਿ ਹੈ ਵਾਤਾਵਰਨ ਕਾਨੂੰਨ ਉੱਨੀ ਸੌ ਪਚਾਸੀ ਇਸ ਕਾਨੂੰਨ ਵਿੱਚ, ਇਹ ਹੈ ਕਿ ਕੋਈ ਵੀ ਇਨਸਾਨ ਹੁਣ ਜਾਨਵਰਾਂ ਨੂੰ ਆਪਣੇ ਮਨੋਰੰਜਨ ਦੇ ਲਈ ਮਾਰ ਨਹੀਂ ਸਕਦਾ ਅਤੇ ਉਹਨਾਂ ਨੂੰ ਪਿੰਜ਼ਰੇ ਵਿੱਚ ਕੈਦ ਕਰਕੇ ਵੀ ਨਹੀਂ ਰੱਖ ਸਕਦਾ, ਇਸ ਵਿੱਚ ਇਹ ਹੈ ਕਿ ਹੁਣ ਜਾਨਵਰਾਂ ਉੱਪਰ ਜੋ ਅਤਿਆਚਾਰ ਹੁੰਦੇ ਸਨ ਉਹਨਾਂ ਉੱਪਰ ਕਾਫ਼ੀ ਹੱਦ ਤੱਕ ਰਹ~ ਰਹਿਤ ਹੋਈ ਹੈ ਅਤੇ ਜਾਨਵਰ ਆਪਣਾ ਜ਼ਿੰਦਗੀ ਚੰਗੀ ਜੀਅ ਸਕਦੇ ਹਨ, ਜੇ ਆਪਾਂ ਵੇਖੀਏ

ਹੀ ਰਹਿੰਦਾ ਹੈ ਉਹਨਾਂ ਦਾ ਮਨੋਰੰਜਨ ਕਿਤੇ ਘੱਟ ਹੁੰਦਾ ਹੈ ਇਸ ਲਈ ਉਹ ਇਹ ਕਰਦੇ ਹਨ, ਕਿ ਉਹ ਇਕੱਠੇ ਤਿੰਨ ਚਾਰ ਚਾਰ ਇਕੱਠੇ ਹੋ ਕੇ ਕਿਸੇ ਮੂਵੀ ਵੇਖਦੇ ਹਨ

ਉਹਨਾਂ ਨੂੰ ਜਿੱਥੋਂ ਵੀ ਕੋਈ ਨਾ ਕੋਈ ਖੇਡਣ ਨੂੰ ਜਾਂ ਕੋਈ ਨਾ ਕੋਈ ਚੀਜ਼ ਮਨੋਰੰਜਨ ਕਰਨ ਨੂੰ ਮਿਲ ਜਾਂਦੀ ਹੈ ਉਹ ਆਪਣਾ ਮਨੋਰੰਜਨ ਉੱਥੋਂ ਹੀ ਕਰ ਲੈਂਦੇ ਹਨ ਕੀ ਤੁਸੀਂ ਦੱਸ ਸਕਦੇ ਹੋ

ਜੇ ਆਪਾਂ ਗੱਲ ਕਰੀਏ ਬਜ਼ੁਰਗ ਇਨਸਾਨ ਦੇ ਮਨੋਰੰਜਨ ਦੀ ਤਾਂ ਜੇ ਆਪਾਂ ਪੁਰਾਣੇ ਸਮੇਂ ਵੱਲ ਜਾਈਏ ਤਾਂ ਉਦੋਂ ਕੀ ਹੁੰਦਾ ਸੀ ਕਿ ਜੋ ਬਜ਼ੁਰਗ ਲੋਕ ਸਨ, ਉਹ ਮਨੋਰੰਜਨ ਕਰਨ ਦੇ ਲਈ ਆਪਣੇ ਸਾਥੀਆਂ ਦੀ ਟੋਲੀ ਦੇ ਵਿੱਚ ਇਕੱਠੇ ਹੋ ਜਾਂਦੇ ਸਨ ਅਤੇ ਬਹੁਤ ਦੇਰ ਦੇਰ ਤੱਕ ਗੱਲਾਂ ਬਾਤਾਂ ਕਰਦੇ ਰਹਿੰਦੇ ਸਨ ਜਿਵੇਂ ਕਿ ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਕੁੱਝ ਬਜ਼ੁਰਗ ਅਜਿਹੇ ਹਨ ਜੋ ਤਾਸ਼ ਅਤੇ ਖੇਡਣਾ ਪਸੰਦ ਕਰਦੇ ਹਨ ਜੋ ਕਿ ਵਰਤਮਾਨ ਸਮੇਂ ਦੇ ਵਿੱਚ ਵੀ ਚੱਲ ਰਿਹਾ ਹੈ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਦੇ ਸਮੇਂ ਦੀ ਅੱਜ ਕੱਲ੍ਹ ਦੇ ਸਮੇਂ ਵਿੱਚ ਕੋਈ ਵੀ ਇਨਸਾਨ

ਕਿਉਂਕਿ ਉਹਨਾਂ ਦੀ ਸਿਹਤ ਵੀ ਇੰਨੀ ਹੁਣ ਚੰਗੀ ਨਹੀਂ ਰਹਿ ਗਈ ਹੈ ਕਿ ਉਹ ਕਾਫ਼ੀ ਦੇਰ ਤੱਕ ਇੱਕ ਜਗ੍ਹਾ ਤੇ ਇਕੱਠੇ ਰਹਿ ਸਕਣ ਪੁਰਾਣੇ ਸਮੇਂ ਦੀ ਕੀ ਗੱਲ ਹੁੰਦੀ ਸੀ ਕਿ ਉਦੋਂ ਲੋਕ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੇ ਸਨ ਜਿਸ ਨਾਲ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਵੀ ਨਹੀਂ ਹੁੰਦੀਆਂ ਸਨ ਅਤੇੇ ਆਪਣਾ ਮਨੋਰੰਜਨ ਵੀ ਕਰ ਪਾਉਂਦੇ ਸਨ, ਅੱਜ ਦੇ ਵਰਤਮਾਨ ਸਮੇਂ ਵਿੱਚ ਹਰ ਇਨਸਾਨ ਇੱਕ ਤਰ੍ਹਾਂ ਦਾ ਜ਼ਹਿਰ ਹੀ ਖਾ ਰਿਹਾ ਕਿ ਉਹ ਭੋਜਨ ਦੇ ਵਿੱਚ ਜਿਸ ਪਦਾਰਥ ਦੀ ਵਰਤੋਂ ਕਰਦਾ ਹੈ ਉਹ ਇੰਨਾ ਸਿਹਤਮੰਦ ਨਹੀਂ ਹੁੰਦਾ, ਜਿਸ ਕਰਕੇ ਜੋ ਬਜ਼ੁਰਗ ਇਨਸਾਨ ਹੈ ਉਸਦੀ ਸਿਹਤ ਵੀ ਇੰਨੀ ਚੰਗੀ ਨਹੀਂ ਹੋ ਪਾਉਂਦੀ ਕਿ ਉਹ ਦੂਸਰੇ ਇਨਸਾਨ ਦੇ ਨਾਲ ਬੈਠ ਕੇ ਮਨੋਰੰਜਨ ਦਾ ਲੁਫ਼ਤ ਉਠਾ ਸਕੇ ਇਸ ਕਰਕੇ ਅੱਜ ਕੱਲ੍ਹ ਦੇ ਮੈਂ ਇਹ ਕਹਿਣਾ ਚਾਹਾਂਗਾ ਕਿ ਬਜ਼ੁਰਗ ਇਨਸਾਨਾਂ ਵਾਸਤੇ ਮਨੋਰੰਜਨ ਦਾ ਤਾਂ ਸਮਝੋ ਨਾਮੋ ਨਿਸ਼ਾਨ ਹੀ ਮਿਟ ਚੁੱਕਿਆ ਹੈ। ਜੇ ਜੁਵਾ ਪੀੜ੍ਹੀ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਕਿਹਾ ਹੈ ਕਿ ਜੁਵਾ ਇਨਸਾਨ ਆਪਣੇ ਕੰਮ ਕਾਜ ਵਿੱਚ ਇੰਨਾ ਕੁ ਜ਼ਿਆਦਾ ਵਿਅਸ਼ਤ ਰਹਿੰਦਾ ਹੈ ਕਿ ਉਹ ਆਪਣੇ ਲਈ ਸਮੇਂ ਹੀ ਨਹੀਂ ਨਿਕਾਲ ਪਾਉਂਦਾ, ਇਸ ਕਰਕੇ ਮਨੋਰੰਜਨ ਤਾਂ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 ਅੱਜ ਕੱਲ੍ਹ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਛੋਟੇ ਬੱਚੇ mobile phone ਵਿੱਚ ਕਈ ਪ੍ਰਕਾਰ ਦੇ ਖੇਲ ਖੇਡਦੇ ਹਨ, ਜਾਂ ਫਿਰ ਕੁੱਝ ਲੋਕ ਸੰਗੀਤ ਸੁਣਨਾ ਵੀ ਪਸੰਦ ਕਰਦੇ ਹਨ, ਇਹ ਤਾਂ ਹਨ ਮਨੋਰੰਜਨ ਦੇ ਵੱਖ ਵੱਖ ਸਾਧਨ ਜੇ ਆਪਾਂ ਮਨੋਰੰਜਨ ਦਾ ਸਿਹਤ ਦੇ ਉੱਪਰ ਅਸਰ ਦੇਖੀਏ ਤਾਂ ਉਸਦਾ ਵੀ ਇਨਸਾਨ ਦੀ ਸਿਹਤ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਹਰ ਇਨਸਾਨ ਆਪਣੇ ਕੰਮ ਕਾਜ ਵਿੱਚ ਇੰਨਾ ਕੁ ਜ਼ਿਆਦਾ ਵਿਅਸ਼ਤ ਰਹਿੰਦਾ ਹੈ ਕਿ ਉਸਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੇ ਲਈ ਸਮੇਂ ਨਹੀਂ ਹੁੰਦਾ ਤੇ ਜੇ ਮਨੋਰੰਜਨ ਦੀ ਗੱਲ ਕਰੀਏ ਤਾਂ ਮਨੋਰੰਜਨ ਦੇ ਰਸਤੇ ਉਹ ਆਪਣੀ ਸਿਹਤ ਵੱਲ ਵੀ ਧਿਆਨ ਦੇ ਪਾਉਂਦਾ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਇਨਸਾਨ ਆਪਣੇ ਰੋਜ਼ਾਨਾ ਜੀਵਨ ਵਿੱਚ ਮਨੋਰੰਜਨ ਵਰਤਦਾ ਹੈ, ਉਸਦਾ ਜੀਵਨ ਖ਼ੁਸ਼ਹਾਲ ਰਹਿੰਦਾ ਹੈ। ਹਾਂ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜੋ ਇਨਸਾਨ ਵਧੀਆ ਖ਼ੁਸ਼ੀ ਭਰੇ ਮਾਹੌਲ ਵਿੱਚ ਰਹਿੰਦਾ ਹੈ ਅਤੇ ਵਧੀਆ ਮਨੋਰੰਜਨ ਕਰਦਾ ਹੈ ਉਸਦਾ ਜੀਵਨ ਵਧੀਆ ਸੁਖਾਲਾ ਹੁੰਦਾ ਹੈ ਅਤੇ ਉਸਦੀ ਜ਼ਿੰਦਗੀ ਵੀ ਕਾਫ਼ੀ ਲੰਬੀ ਹੁੰਦੀ ਹੈ।